ਸ਼ਾਮ ਨੂੰ ਪੜ੍ਹਨਾ ਘਰ ਖੁਦ ਜੇ ਮੈਨੂੰ ਕਹਿ ਦੇਣ ਕੁਛ ਕੰਮ ਕਰ ਜੇ ਮੈਂ ਮਾਨ ਕਰਤਾ ਮੈਂ ਨਹੀਂ ਕਰਨਾ ਫਿਰ ਇਸ ਚੀਜ਼ ਦਾ ਬਦਲਾ ਸਕੂਲ ਜਾ ਕੇ ਲੈਣਾ ਮੈਨੂੰ ਖੜ੍ਹਾ ਕਰ ਦੇਣਾ ਕਲਾਸ ਵਿਚ ਆਹ quetion ਦਾ answer ਦੇ ਜੇ ਮੈਂ ਨਹੀਂ ਦੇਣਾ ਫਿਰ ਉਸਨੇ ਮੇਰੀ ਛਿਲ ਲੈਣੀ ਮੈਨੂੰ ਮੁਰਗਾ ਬਣਾ ਦੇਣਾ ਇਕ ਗੱਲ ਦਸਾ ਘਰ ਜਿਹੜਾ teacher ਹੁੰਦਾ ਨਾ ਬੜਾ ਦੁੱਖ ਦਿੰਦਾ ਸੀ ਬੜਾ ਨੁਕਸਾਨ ਹੁੰਦਾ ਸੀ ਕਈ ਲੋਕੀ ਕਹਿੰਦੇ ਫਾਇਦਾ ਹੁੰਦਾ ਆ ਜਦੋ eaxm ਹੁੰਦੇ ਆ question ਵਗੈਰਾ ਪਤਾ ਲੱਗ ਜਾਂਦਾ ਆ ਇਹ ਚੀਜ਼ ਕੁਛ ਨਹੀਂ ਆ ਆਹ ਸਬ ਦਿਖਾਵਾ ਆ ਹੁਣ ਦੇਖਣ ਬਾਕੀ ਬੱਚਿਆਂ ਵਾਲ ਸਬ ਕੁਛ ਆ ਹੁਣ ਜੇ ਉਸਦੇ ਵਿਚ ਮੈਂ ਵੀ ਹੋ ਵ ਗਾ ਸਾਰਿਆਂ ਨਾਲੋਂ ਮੈਨੂੰ ਜਿਆਦਾ ਕੁੱਟਣਾ ਓਹਨੂੰ ਪਤਾ ਆਹ ਘਰ ਦਾ ਬੰਦਾ ਇਹਨੂੰ ਕੁਛ ਨਹੀਂ ਆਂਦਾ ਮੇਰੇ ਨਾਲ ਬੜੇ ਪੰਗੇ ਲੈ ਇਹਦਾ ਦੇ ਮੇਰੀ teacher ਮੇਰੀ ਭਰਜਾਈ ਵੀ ਮੈਨੂੰ ਪੜਦੀ ਸੀ ਮੇਰੀ ਇਕ sister ਸੀ ਤੇ ਭਾਬੀ ਸੀ ਮਤਬਲ ਇਕ ਸਕੂਲ ਵਿਚ ਦੋ ਨੂੰ ਸੀ ਮੇਰੀ sister S. S. T ਪੜਦੀ ਸੀ ਤੇ ਇਕ ਇੰਗਲਿਸ਼ ਮੇਰੀ ਭਾਬੀ ਹਿੰਦੀ ਪੜਦੀ ਸੀ ਮੈਂ ਯਾਰ ਦਸਵੀ ਤਕ ਰੋਂਦਾ ਰਿਹਾ ਕਿ ਮੈਨੂੰ ਸਕੂਲ ਕੱਢੋ ਮੈਂ ਇਥੇ ਨਹੀਂ ਪੜਨਾ ਫਿਰ ਜਦੋ ਮੇਰੀ ਦਸਵੀ ਹੋਈ ਦਸਵੀ ਤੇ ਬੋਰਡ ਦੇ ਪੇਪਰ ਦਿਤੇ ਧੀਰੇ ਮੈਂ ਫਰ ਥੋੜ੍ਹਾ ਬਹਾਰ ਆ ਕੇ ਪਤਾ ਲਗਾ ਤੇ ਫਿਰ ਪਠਾਨਕੋਟ ਆਣਾ ਸ਼ੁਰੂ ਕੀਤਾ ਫਿਰ ਪਠਾਨਕੋਟ ਆਣਾ ਸ਼ੁਰੂ ਕੀਤਾ ਫਿਰ ਪਤਾ ਲਗਾ ਬੋਰਡ ਦੇ ਪੇਪਰ ਕਿਵੇਂ ਹੁੰਦੇ ਆ ਪਹਲੇ ਇਹਦੇ ਬਾਰੇ ਪਤਾ ਨਹੀਂ ਸੀ

ਮੈਂ ਦਸਾ ਮੇਰੇ ਜਿਹੜੇ tenth ਵਿਚ marks ਆਏ ਸੀ fifty ਵਿੱਚੋ fourty three ਪੰਜਾਹ ਵਿੱਚੋ ਤਾਰਤਾਲੀ ਨੰਬਰ ਆਏ ਸੀ ਉਹ ਵੀ ਬਿਨਾ ਕਿਸੇ cheating ਤੋਂ ਬਚੇ ਮੇਰੇ ਕੋਲ ਆ ਰਹੇ ਸੀ ਪੇਪਰ ਕਰਨ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਮੈਨੂੰ preference ਮਿਲ ਰਹੀ ਆ ਮੈਂ plus one ਵਿਚ ਮੈਡੀਕਲ stream ਲਿਆ ਸੀ ਪਹਲੇ ਮੈਂ ਨਾਨ ਮੈਡੀਕਲ ਲਿਆ ਸੀ ਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਤੇ ਫਿਰ ਮੈਨੂੰ teacher ਨੇ ਕਿਹਾ ਤੂੰ ਮੈਡੀਕਲ ਲੈ ਲੈ ਤੇ ਮੈਂ bio ਵਿਚ ਗਿਆ bio ਪੜ੍ਹੀ ਜਦੋ last ਵਿਚ exam ਹੁੰਦੇ ਆ ਸਤਬਰ ਅਕਤੂਬਰ ਵਿਚ ਉਹ ਜਦੋ ਮੈਂ exam ਦਿਤੇ syllabus ‍ ਦੇਖ ਕੇ ਹੈਰਾਨ ਹੋ ਗਿਆ ਮੈਂ ਕਿਤਾਬਾਂ ਮੋਟੀਆਂ ਮੋਟੀਆਂ ਸੀ bio chemistry ਦੀਆ ਕਿਤਾਬ ਦੇਖ ਕੇ ਮੈਨੂੰ ਚਕ੍ਰ ਆਂਦੇ ਸੀ ਮੈਨੂੰ ਤੰਗ ਹੋ ਗਿਆ ਸੀ ਮੈਂ ਸਕੂਲ ਮੈਨੂੰ ਯਾਰ tocher ਹੁੰਦਾ ਪਿਆ ਸੀ ਬਹੁਤ ਜਿਆਦਾ ਕਿਉਕਿ family ਵਾਲੇ teacher ਹੁਣੇ ਸਾਰੇ ਫਰ ਮੈਂ ਜਦੋ ਸਰਕਾਰੀ ਸਕੂਲ ਆਇਆ ਤਾ ਉਹ ਵੀ ਸਾਡੇ ਪਿੰਡ ਦਾ teacher ਸੀ ਸਰਕਾਰੀ ਸਕੂਲ ਆ ਕੇ ਵੀ ਮਤਬਲ ਸਕੂਲ ਵਿਚ ਕੋਈ ਵੀ ਕਾਂਡ ਵੇਗਰਾ ਹੋਇਆ ਪੜ੍ਹ ਕੇ ਨਹੀਂ ਗਿਆ ਜਾ ਟੈਸਟ ਵਗੈਰਾ ਓਹਨੇ ਮੇਰੇ ਘਰ ਆ ਕੇ ਸ਼ਕਾਇਤ ਲੈ ਦੇਣੀ

ਕੋਈ ਰਿਸਤੇਦਰ ਨਾ ਹੋਵੇ ਫਿਰ ਮੈਂ ਆ ਗਿਆ ਸੀ ਫਿਰ ਮੈਂ ਸ਼ਹਿਰ ਵਿਚ ਆ ਗਿਆ ਸ਼ਹਿਰ ਹੀ admission ਲਈ ਸੀ ਹਾਂ ਯਾਰ ਜੇ ਮੈਂ ਲੱਗ ਕਰਾ ਗਿਆਰਵੀ ਦੀ ਤੇ ਇਕ teacher ਸੀ ਜੋ ਪਹਿਲੀ ਤੋਂ ਲੈ ਕੇ ਅੱਠਵੀ ਤਕ ਬੱਚਿਆਂ ਨੂੰ ਪੜ੍ਹਦੀ ਸੀ ਉਹ ਮੇਰਾ crush ਸੀ ਤੇ ਮੈਂ ਉਸ ਤੇ ਲਾਈਨ ਮਾਰੀ ਸੀ ਲੇਕਿਨ ਮੇਰੀ ਦਾਲ ਨਹੀਂ ਗਲੀ ਉਸ ਫਿਰ ਮੈਂ ਬਾਰ੍ਹਵੀਂ ਦੀ ਗੱਲ ਕਰ ਤੇ ਸਕੂਲ ਆਂਦੇ ਹੀ ਮੇਰੀ teacher ਸੀ ਹਿੰਦੀ ਵਾਲੀ ਮੈਨੂੰ ਹਿੰਦੀ ਪੜ੍ਹਦੀ ਸੀ ਮੈਂ ਮੈਡੀਕਲ ਦੀ ਪਾੜੀ ਕੀਤੀ ਸੀ ਜਿਹੜੇ ਮੈਂ ਇਥੇ ਆਕੇ subject ਪੜ੍ਹੇ ਉਹ ਮੈਂ ਕਦੇ ਪੜ੍ਹੇ ਨਹੀਂ ਸੀ subject ਪੰਜਾਬੀ ਵਾਸੇ ਵੀ ਮੈਂ ਰਖਾਇ ਨਹੀਂ ਸੀ ਫਿਰ ਮੇਰੇ ਲਈ ਇਥੇ special subject ਖੋਲਿਆ ਜਿਸ ਵਿਚ ਹਿੰਦੀ ਸੀ even ਬਾਕੀ subject ਨਹੀਂ ਸੀ allowed ਸਕੂਲ ਵਿਚ ਸਕੂਲ ਵਿਚ ਚਲਦਾ ਨਹੀਂ ਮੈਂ ਆਇਆ ਸੀ ਮੇਰੇ ਕਰਕੇ ਹਿੰਦੀ subject allowed ਕੀਤਾ ਸੀ ਇੰਨੀ ਐਹਮੀਅਤ ਮਿਲੀ ਸੀ ਮੈਨੂੰ ਬਾਰ੍ਹਵੀਂ ਕਲਾਸ ਵਿਚ ਕਹਿੰਦੇ ਸੀ ਕਿ ਆਹ ਮੈਡੀਕਲ ਮੈਡੀਕਲ ਪੜ੍ਹ ਕੇ ਆਇਆ ਬੱਚਾ intelligent ਆ ਇਹ ਚੀਜ਼ਾਂ ਸੁਨ ਕੇ ਬਹੁਤ ਖੁਸ਼ੀ ਹੋਈ ਸੀ ਮੈਨੂੰ ਆਪਣੇ ਆਪ ਨੂੰ ਅਲਗ fell ਵੀ ਹੁੰਦਾ ਸੀ ਉਸ time ਮੈਂ ਦਸਾਂ ਗਿਆਰਵੀ ਵਿਚ ਆ ਕੇ ਮੇਰੀ ਇਕ girlfriend ਵੀ ਬਾਣੀ ਸੀ ਜਿਵੇ ਤੂੰ ਦਸਿਆ ਇਕ ਪਿਆਰਾ ਬੱਚਾ ਪਿਆਰਾ teacher ਜਿਵੇ stage ਸਬਣੀ ਹਰ ਇਕ ਚੀਜ਼ ਓਵੇ ਵੀ ਸਬ ਦੀ ਪਿਆਰੀ ਨਜ਼ਰ ਸੀ ਮੇਰੇ ਤੇ ਉਹ ਮੇਰੀ girlfriend ਬਾਣੀ ਸੀ ਮੈਂ ਉਸਨੂੰ purpose ਕੀਤਾ ਸੀ ਉਸਨੇ ਮੈਨੂੰ ਬੋਲਿਆ ਕਿ ਮੇਰਾ reletion ਹੈ ਫਿਰ ਮੈਂ interest ਨਹੀਂ ਲਿਆ ਤੇ ignore ਕਰਨਾ ਸ਼ੁਰੂ ਕਰ ਤਾ

ਹਾਂ ਯਾਰ ਬਿਲਕੁਲ ਕੋਵਿਡ ਨੇ ਤੇ ਪਹਲੇ ਤੇ ਪੜ੍ਹਨ ਦਾ ਵੀ ਬਹੁਤ ਮਾਝਾ ਆਂਦਾ ਸੀ offline ਜਾਣਾ teachers ਨਾਲ ਏਨੀ ਮਸਤੀ ਕਰਨੀ ਪੜ੍ਹਦੇ ਸੀ ਗਏ bunck ਕਰਦੇ ਸੀ ਇਹਦਾ ਹੀ ਯਾਰ ਹੁਣ online class ਆ ਗਿਆ ਪਹਲੇ offline ਸੀ ਹੁਣ online ਪੜ੍ਹਦੇ ਬੱਚੇ

online ਵਿਚ ਉਹ activites ਨਹੀਂ ਹੁੰਦੀਆਂ

ਹਾਂ ਬਿਲਕੁਲ ਯਾਰ ਹੁਣ ਦੇਖਿਆ ਜਾਵੇ ਤੇ ਕੋਵਿਡ ਤੋਂ ਬਾਅਦ ਬੱਚਿਆਂ ਦੀ ਪਾੜਈ ਤੇ ਬਹੁਤ ਅਸਰ ਪਿਆ ਕੋਵਿਡ ਕਰਕੇ online ਕਲਾਸ ਲਈਆਂ ਕੁਛ ਪਾਲੇ ਨਹੀਂ ਪਿਆ ਬੱਚਿਆਂ ਦੇ ਜੇ ਮੈਂ ਆਪਣੇ ਛੋਟੇ ਭਰਾ ਦੀ ਗੱਲ ਕਰਾ ਓਹਦੇ ਪੱਲੇ ਦੇਖਿਆ ਜਾਵੇ ਦੋ ਸਾਲ ਵਿਚ ਕੁਛ ਨਹੀਂ ਪਿਆ

ਬਿਲਕੁਲ ਯਾਰ ਬਾਕੀ games ਵਗੈਰਾ ਖੇਡ ਦੇ ਨੇ even ਇਕ ਚੀਜ਼ ਹੋਰ ਪੁੱਛਣੀ ਸੀ ਮੈਂ ਤੈਨੂੰ even ਤੋਂ ਆਪਣੇ ਸਕੂਲ time ਬਹੁਤ enjoy ਕੀਤਾ ਆ ਸਕੂਲ ਮੈਂ ਤੈਨੂੰ ਦਸਿਆ ਸੀ ਕਿ ਮੇਰਾ crush ਸੀ ਤੇਰੇ ਨਾਲ ਹੋਇਆ ਸਕੂਲ ਵਿਚ ਇਸ ਤਰਾਂ ਦਾ ਜਿਵੇ boyfriend ਵਗੈਰਾ ਬੰਦੇ ਆ ਅੱਛਾ ਤੇ ਅੱਛਾ ਜਿਵੇ ਇਕ ਚੀਜ਼ ਕਿਸੇ ਤੋਂ ਬੇਜਾਣੀ ਜਿਵੇ ਕੈਵੋ ਉਹ ਚੀਜ਼ ਬੰਦੇ ਤੋਂ ਬਣੇ ਸੀ

ਅੱਛਾ ਅੱਛਾ ਮਤਬਲ ਤੁਸੀ ਓ ਵਾਲਾ enjoy ਨਹੀਂ ਲਿਆ ਜੋ ਅਸੀਂ ਲਿਆ ਅੱਛਾ ਅੱਛਾ ਵਧੀਆ ਗੱਲ ਆ ਹੁਣ ਤੁਸੀ ਅੱਗੇ ਵੀ ਐਵੇ ਦੀ ਸੋਚ ਰੱਖਦੇ ਹੋ ਹਾਜੀ ਹਾਜੀ ਬਿਲਕੁਲ ਜੀ ਰਬ ਮੇਹਰ ਕਰੇ ਕਦੇ ਨਾ ਕਦੇ ਮਿਲ ਜੇ ਮੈਂ ਤੁਹਾਨੂੰ ਦਸ ਦਾ ਜਿਵੇ ਤੁਸੀ ਸਕੂਲ ਦੀ ਗੱਲ ਕੀਤੀ ਸੀ ਜਿਵੇ ਸਕੂਲ time teachers day ਆਂਦੇ ਆ ਤੁਸੀ teachers day ਤੇ teacher ਬਣੇ ਹੋ ਜਿਵੇ ਬੱਚਿਆਂ ਨੂੰ ਪੜ੍ਹਾਇਆ ਹੋਵੇ ਅੱਛਾ ਅੱਛਾ ਉਸ ਦਿਨ ਵਿਚ ਕੋਈ expression ਹੋਵੇ ਜਿਸ ਵਿਚ ਤੁਹਾਨੂੰ ਬਹੁਤ ਵਧੀਆ ਲਗਾ ਹੋਵੇ enjoy ਕੀਤਾ ਹੋਵੇ ਕੋਈ ਕਿਸਾ ਜੋ ਦਸਣਾ ਚਾਹੋ

ਕਿਆ ਬਾਤਾਂ ਜੀ ਸਕੂਲ time ਤੁਹਾਨੁੰ ਇਹਨਾਂ ਸਨਮਾਨ ਮਿਲਿਆ ਇਹ ਵੀ ਕਿਸੇ ਕਿਸੇ ਨੂੰ ਮਿਲਦਾ ਆ ਯਾਦ ਆਂਦੀ ਹੋਣੀ ਕਿ ਇਹੋ ਜੇਹਾ ਦੁਬਾਰਾ ਮੌਕਾ ਮਿਲੇ

ਸਕੂਲ time ਇਕ ਚੀਜ਼ ਹੋਰ ਵੀ ਹੁੰਦੀ ਆ ਜਿਵੇ ਬੱਚਾ ਪਾਣੀ ਪੀਣ ਜਾਂਦਾ ਜਾ Recess time ਜਾਂਦਾ ਜਾ ਜਦੋ period ਵਿੱਚੋ break ਲੈ ਕੇ ਜਾਂਦਾ ਕਿ ਮੈਂ ਪਾਣੀ ਪੀਣ ਜਾਣਾ sir ਫਿਰ ਚੰਗੀ ਤਰਾਂ ਘੁੰਮ ਫਿਰ ਕੇ ਜਾਂਦਾ ਉਹ ਆਹ ਚੀਜ਼ ਹੋਇ ਤੁਹਾਡੇ ਨਾਲ ਅੱਛਾ ਹਾਂ ਬਿਲਕੁਲ ਤੂੰ ਆਪਣੇ ਸਕੂਲ ਵਿਚ ਬਹੁਤ sincere ਕੁੜੀ ਰਹੀ ਜੋ ਆਪਣੇ teachers ਦਾ ਆਦਰ ਸਨਮਾਨ ਜੇ ਮੈਂ ਆਪਣੇ ਕਿਸੇ ਦਸਾ ਤੇ ਸਾਡੇ ਕੋਲ ਇਹਨਾਂ time ਨਹੀਂ ਹੋਣਾ ਜਿਵੇ ਮੈਂ ਤੈਨੂੰ ਦਸਿਆ ਕਿ Recess time ਬਾਹਰ ਜਾਣਾ ਅਸੀਂ lecture ਵਗੈਰਾ ਦੇਖਣੇ ਜੇ ਸਾਡਾ ਲਾਣ ਨੂੰ ਦਿਲ ਨਹੀਂ ਕਰਦਾ ਸੀ ਤੇ ਅਸੀਂ bunck ਮਾਰ ਲੈਣਾ ਕੀਤੇ ਬਜ਼ਾਰ ਘੁੰਮ ਆਣਾ

ਜੋ ਆਮ ਮੁਨੁਖ੍ਤਾਂ ਨੀ ਆਪਣੀ ਆਂ ਵਾਲੀ ਪਨੀਰੀ ਨੂ ਸਚ ਗੁਰਬਾਣੀ ਗੁਰ ਏਤੇਹਾਸ ਟੀ ਸਿਖ ਮਰਯਾਦਾ ਨਾਲ ਤੋਰਨ ਦਾ ਜਾਤਾਂ ਕਰਦੀ ਹਨ ਸਿਖ ਧਰਮ ਦਾ ਏਤੇਹਾਸ ਬੋਹਤ ਇਸ ਦਾ ਫ਼ਲਸਫ਼ਾ ਮਨੁਖ ਦੀ ਸ਼ਕਤੀ ਦਾ ਫ਼ਲਸਫ਼ਾ ਹੈ ਸਿਖ ਵਿਚਾਰ ਤਾਰਾ ਮਨੁਖ ਨੂ ਜਾਜ਼ੀਬ ਕਰ ਕ ਪੀ ਰੀਠ ਟੀ ਪੇਰ੍ਰੀ ਨੂ ਖਿਚ ਲੈਣ ਵਾਲੀ ਮੇਰ੍ਰੀ ਪੇਰ੍ਰੀ ਮੇਰ੍ਰੀ ਨੂ ਖੋ ਲੈਣ ਵਾਲੀ ਇਕ ਸਿਖੀ ਹੈ ਸਿਖ ਧਰਮ ਡੀ ਕੋਮ ਦੁਨਿਯਾ ਦਾ ਇਕ ਅਨੋਥਾ ਧਰਮ ਨਾਯਾਰੀ ਅਖੋਮ ਹੈ ਜੇਰੀ ਸਰ ਬਾਧ੍ਯ ਪਾਲੀ ਵਿਚ ਮਿਸ੍ਸਿਓਂ ਦੀ ਸਾਥਾਪ੍ਥੀ ਸੀਟ ਸ਼ੁਬ ਬਿਸ਼ੁ ਦੀ ਅਗਵਾਹੀ ਕਰਨ ਲੈ ਪੇਦਾ ਹੋਏ ਹਨ ਅਪਨੀ ਹਾਕ਼ਕ਼ਾਂ ਲੈ ਓਹ ਹੋਰ ਲਾਰੈਯਾਂ ਲਾਰਿਯਾੰ ਹਨ ਸਿਖ ਕੋਮ ਇਕ ਏਹੋ ਜੈ ਕੋਮ ਹੈ ਜਿਨ੍ਹੀ ਸਦਾਲੂ ਮਜ਼ਲੂਮਾ ਦੀ ਰਾਖੀ ਲੈ ਲਾਰੈਯਾਂ ਲਾਰਿਯਾੰ ਸਮਾਗ੍ਵਾਂ ਨਾਲ ਜੁ ਜੈ ਮਹਾਂ ਅਟੂਟ ਦੀ ਕ਼ੁਰ੍ਬਾਨਿਯਾਂ ਵੀ ਦਿਤਿਯਾਂ ਗੁਰੂ ਨਾਨਕ ਦੇਵ ਗੀ ਦੁਵਾਰ੍ਬ ਡੀ ਮਗਰ ਵਿਚ ਜਾਗ ਅਨੁਸਾਰ ਜੋਰਥ ਜਾਗੁਰਤੀ ਸਹੀ ਪੀ ਫ਼ਲੀ ਇਕ ਜੋਤ ਹੈ ਜੋ ਇਕ ਗੁਰੂ ਸਾਹੇਬ ਡੀ ਰਹਿਣ ਸਿਖ ਧਰਮ ਹੋਯਾ ਹੈ ਗੁਰੂ ਸਾਹੇਬਨ ਜਿਸ ਸਮਾਜ ਦੀ ਸਚਨਾ ਕਰਨਾ ਚੌੰਡੀ ਹਨ ਓਹ ਲੋਗ ਕੇਵਲ ਅਪਨੀ ਹਾਕ਼ਕ਼ਾਂ ਨੂ ਜੋਜਨ ਵਾਸ੍ਟੀ ਹੇ ਸਗੋਂ ਇਕ ਏਹੋ ਜੇ ਸਮਾਜ ਦੀ ਸੇਆਰ੍ਚਨਾ ਕਰਨਾ ਜਿਥਯ ਸਚ ਟੀ ਹਕ਼ ਦੀ ਰਾਖੀ ਹੋਵੀ ਜਿਥਯ ਹਰ ਇਕ ਨੂ ਸਰ ਉਚਾ ਕਰ ਕ ਜੀਨ ਦਾ ਹਕ਼ ਹੋਵੀ ਜਿਥਯ ਮਜ਼ਲੂਮਾ ਬੇ ਵਾਸਾ ਟੀ ਕੋਈ ਕਿਸੀ ਟੀ ਵੀ ਜ਼ੁਲਮ ਨਾ ਹੋ ਸਕੀ ਗੁਰੂ ਸਾਹੇਬਾਨਾਂ ਨੀ ਜੇਵਾਂ ਵਿਚ ਤ੍ਰਿਸ਼ਿਤੀ ਕੋਮ ਪਰਮਾਤਮਾ ਦਾ ਵਿਸ਼ਵਾਸ਼ ਰਖਣ ਵਾਲਾ ਮਨੁਖਤਾ ਦੀ ਸਮਾਜਿਕ ਤੋਰ ਟੀ ਸਾਂਝੀ ਵਾਰਦਾ ਦਾ ਹਕ਼ ਹੈ ਏਹੋ ਸੰਦੇਸ਼ ਇਕ ਗੁਰ੍ਮਾਨੀ ਦੇਂਦੀ ਹੈ ਗੁਰਬਾਣੀ ਡੀ ਜਾਨ ਰਹਿਣ ਮੁਨੁਖ੍ਤਾਂ ਨੂ ਦਿਤਾ ਗਯਾ ਗ੍ਯਾਨ ਮੁਤ੍ਰਿਬ ਕਰਾਂ ਲੈ ਅਮਲੀ ਤੋਰ ਟੀ ਦੂਰ ਦੂਰ ਤਕ ਰੱਟਣ ਕੀਤਾ ਗਯਾ ਹੈ ਦਸ ਗੁਰੂ ਸਾਹੇਬਨ ਲੰਬੀ ਯਾਤਰਾਂ ਊਟੀ ਸਾਹੇਬਾਨਾ ਪਵਿਤਰ ਧਰਤੀ ਟੀ ਦਸ਼ ਮੇਸ਼ ਕੀਤਾ ਸ਼ੇਰੀ ਗੁਰੂ ਮੇਹ੍ਮੋੰ ਸਿੰਘ ਗੀ ਡੀ ਮੁਨੁਖ੍ਤਾਂ ਨੂ ਪਰ੍ਘਾਤ ਕਰਨ ਵਾਲੀ ਇਕ ਖਾਲਸੀ ਦੀ ਅਗ੍ਗ੍ਯ ਹੁੰਦੀ ਹੈ ਸਤ ਧਰਮ ਸਮਾਜਿਕ ਪਸ਼ੁ ਮਨੁਕ ਕਾ ਏਤੇਹਾਸ ਬਣਾਂ ਲੈ ਇਨਸਾਨੀ ਜਹੀ ਘੁਣ ਜਿਸ ਨਾਲ ਮਾਨੁਕ੍ਤਾਂ ਨੀ ਪਰਮਾਤਮਾ ਵਿਚ ਇਕ ਦੂਜੀ ਨੂ ਅਪੇਡ ਕੀਤਾ ਆਯ ਜ਼ੁਲਮ ਜਾਬਿਰ ਸੋਕਿਆਲ ਕਿਰਤ ਕਰਨ ਲੈ ਅਪਨੀ ਗੁਰੂ ਸਾਹੇਬਨ ਗੁਰੂ ਨਾਨਕ ਦੇਵ ਜਿਨੀ ਦੁਨਿਯਾ ਇੰਕ਼ਲਾਬੀ ਪਰਮਾਤਮਾ ਦੀ ਸੋਚ ਅਨੁਸਾਰ ਸੇ ਵਾਸੀ ਮਾਰਨ ਖਾਗਰ ਟੀ ਚਲਣ ਵਾਲੀ ਸਿਖ ਧਰਮ ਦੀ ਬੁਨ੍ਯਾਦ ਰਖੀ ਹੈ ਸਿਖੀ ਡੀ ਗਾਯਨ ਡੀ ਚੋਲੀ ਦੀ ਕਾਦਰ ਪਾਨ ਦੀ ਜਾਂਚ ਸਿਖਲਾਈ ਗੁਰੂ ਸਾਹੇਬਾਨਾ ਨੀ ਅਪਨੀ ਅਪਨੀ ਸੰਯ ਵਿਚ ਏਹੋ ਜਿਯਾੰ ਪੈਯਾਂ ਹਨ ਜੱਗ ਜਹੀ ਹਨ ਸਚ ਹੈ ਕ ਕੋਰ੍ਰੀ ਹੈ ਪਾਨੁਖ੍ਤਾਂ ਡੀ ਮਨੁਖ ਨੂ ਸਦਾ ਸਚਾ ਟੀ ਸੁਚਾ ਵ੍ਯਰ ਕਰਨ ਲੈ ਪਰੇਰ ਦੀ ਹੈ ਏਹੀ ਤੇਰ੍ਤਾਂ ਨੂ ਸ ਅਲ੍ਕ਼ਾਰੀ ਪੇੰਦਿਯਾਂ ਵਾਸ਼ੇਸ਼ ਉਪਰੰ ਲ੍ਯਾਂ ਸਦ ਕਾਸੀਕ ਧਰਮ ਇਕ ਨ੍ਯੂ ਅਧਾਰ ਪਾਰਕ ਜੇਵਾਂ ਜੁਗ ਜਿਵੇਂ ਕ ਭਗਤੀ ਗੁਰਬਾਣੀ ਨਾਲ ਮਿਲ ਬੇਤਹ ਕਹ ਦੁਵਿ ਦਾ ਦੂਰ ਕਰਨ ਪੇਹ੍ਚਾਨ ਬਣਾਈ ਹੈ ਸਬ ਡੀ ਭਲੀ ਦੀ ਕਾਮਨਾ ਕੀਤੀ ਗੁਰ ਮਤ ਅਨੁਸਾਰ ਨੇਰ੍ਮਾਤਾਂ ਰਹਨ ਵਿਚ ਰਹਨ ਟੀ ਅਪਨੀ ਪ੍ਯਾਗ ਪ੍ਯਾਰ ਨਾਲ ਬੇੰਤੀਯਾਂ ਕਰਨ ਨਿਰਮਲ ਕਰਮ ਮਾਨ੍ਯ ਗਯਾ ਹੈ ਭਾਈ ਚਾਰੀ ਦਾ ਮੁਖ ਕਰਨ ਸ਼ੀਰੀ ਗੁਰੂ ਗਰੰਥ ਸਾਹੇਬ ਗੀ ਦੀ ਸਬ ਡੀ ਪਾਲੀ ਦੀ ਸੰਦੇਸ਼ ਦੇਂਦੀ ਹਨ ਦਸਮੇਸ਼ ਵੇਦਾਂ ਸਰ੍ਬੰਡ ਗੁਰੂ ਗਰੰਥ ਸੰਸਾਰ ਡੀ ਇਕ ਅਜੇਹ ਪੁਰਸ਼ ਹੋਏ ਹਨ ਜਿਨਾਹ ਨੀ ਰਾਜ ਨਿਤਿਕ ਸਮਾਜਿਕ ਸਬ ਦਾ ਚਰਚਾ ਇੰਕ਼ਲਾਬੀ ਚਰਚ ਹੈ ਜਿਸ ਨੀ ਗੁਰੂ ਗੀ ਡੀ ਖਾਲਸਾ ਦੀ ਸਰ੍ਚਨਾ ਕਰ ਕ ਸੰਸਾਰ ਵਿਚ ਮਨੁਖ ਡੀ ਵੇਯ੍ਕ੍ਤਾਂ ਡੀ ਝਾਤ੍ਕ੍ਯ ਨਾਲ ਤੋਰ ਭੇਦ ਭਾਓ ਖਤਮ ਕਰਨ ਲੈ ਬਰਾਬਰੀ ਦਾ ਧਾਰਮਿਕ ਸੀਮਤ ਨੀਤਾਂ ਅਲ੍ਤਾਂ ਨੋਉਤਾ ਦੀ ਘੁਰ੍ਬਤ ਕੀਤੀ ਆਯ ਬੇਸਾਖੀ ਡੀ ਵਾਲੀ ਦਿਨ ਖਾਲਸਾ ਦੀ ਸਰ੍ਚਨਾ ਡੀ ਇਨਕ਼ਲਾਬ ਜਿਸ ਇਨਕ਼ਲਾਬ ਨੀ ਧਰਤੀ ਟੀ ਸਰਦਾਰੀ ਧਰਤੀ ਟੀ ਮਨੁਖ ਬਰਾਬਰੀ ਡੀ ਇਕ ਸਮਾਜ ਦੀ ਨੀਹ ਰਖਣ ਦੀ ਲੋੜਦ ਆਯ ਨਾਰ੍ਨ੍ਦਾਰ ਸਿੰਘ ਦਾ ਉਚਾ ਜੇਹਾ ਸਿਖ ਧਰਮ ਲੇਖਾਂ ਅਨੁ ਕਰਦੀ ਹੋਏ ਪੇਰ੍ਰੀ ਨੂ ਉਚਾ ਟੀ ਓਪੇਰ ਅਲ ਉਹਦਾ ਦੇਂਦੀ ਸਨ ਮਾਰ੍ਯਾਦਾਂ ਦੀ ਰਾਖੀ ਕਰਨ ਲੈ ਮਾਰ ਸਿਖ ਦੇਵੀ ਗੀ ਜਿਸ ਵਿਚ ਸਾਨੂ ਲੋਰਰ ਹੈ ਲਿਖ ਸਿਖ ਧਰਮ ਜਿਸ ਵਿਚ ਖਾਲਸਾ ਪਾਨ ਦੀ ਝੋਲੀ ਪੈ ਹੈ ਗੀ ਯਾ ਨੂ ਆਖਦਾ ਹਾਂ ਇਹ ਬੋਹਤ ਵਾਦਿਯ ਮਨੁਖ ਕ਼ਾਦੀਮ ਤੋ ਦੁਨਿਯਾ ਡੀ ਸਰ੍ਚਨਾ ਵਿਚ ਸੰਯ ਨੂ ਜਨਮ ਲਿਲ੍ਯਾ ਹੈ ਜਿਨਾਹ ਨੀ ਸੰਯ ਸੰਯ ਡੀ ਸਮਾਜਿਕ ਗ੍ਰਾਵ੍ਤਾਂ ਨੂ ਵੀ ਚਰਮ ਸੀਮਾ ਤਕ ਪੋੰਚਾਯਾ ਹੈ ਉਸ ਸੰਯ ਸਮਾਜ ਦੀ ਸੰਤੂਲਾਂ ਨੂ ਬਿਗ੍ਰਾਂ ਤੋ ਬਚਾ ਕਰਨ ਲੈ ਤਾਵ੍ਤਾਰ ਇਸ ਧਰਤੀ ਟੀ ਆ ਕ ਮਨ ਕਰਦਾ ਹੈ ਮਨੁਖ ਸੰਸਾਰ ਵਿਚ ਖਾਨਦਾਨੀ ਮਾਨੋੱਟ ਟੀ ਮਾਨਸਿਕ ਮੰਡਲ ਦੀ ਅਘ੍ਵਾਹੀ ਹੈ ਇਲਾਵਾ ਆਪਣੀ ਸ਼ਰੀਰ ਇਕ ਅਠ ਆਰਟੀਕ ਟੀ ਸਮਾਜੀ ਸੁਰਕ੍ਸ਼ਾ ਦਾ ਏਹਸਾਸ ਕਰ ਕੀ ਅਪਨੀ ਬੁਧ ਮਧ ਦੀ ਸੀਮਾ ਏਸ ਸੰਯ ਇਕ ਫਾਲ੍ਸ੍ਫ੍ਯ ਦਾ ਮਜ਼ਹਬ ਨਾਲ ਜੋਰਾਂ ਦਾ ਕਰਦੀ ਹੈ ਜੇਵਾਂ ਡੀ ਸਫ਼ਰ ਨੂ ਤੇਹ ਕਰਨ ਲੈ ਇਕ ਜੇਵਾਂ ਦੀ ਬੇਰਹਿ ਵਿਚ ਲੇਟਦਾ ਹੈ ਆਪ ਨਾ ਰਹਨ ਕਾਲੀ ਦਰ ਮਹਾ ਨਾਰਾਇਣ ਕਾਲੀ ਦਰ ਮਹਾ ਪੁਤਰ ਮੁਤਾਬਿਕ

ਜੇਵਾਂ ਜਾਂਚ ਦੀ ਬਕ੍ਸ਼ਿਸ਼ ਕਰਦੀ ਹਨ ਸਬ ਤੋ ਦਾ ਇਕ ਵਾਗ੍ਯਨਿਕ ਜਾਂਚ ਦੀ ਸ਼ੀਰੀ ਗੁਰੂ ਨਾਨਕ ਦੇਵ ਹਾਰ ਊਟੀ ਕੀਤੀ ਹੈ

ਕਰਵਾਯ ਸਨ ਹਾਜਿਸ ਕੀਤਾ ਹੈ ਵੰਡ ਚਖ ਨਾਲ ਨਾਮ ਜਪਣਾ ਵਿਰਦ ਕ੍ਰ੍ਦ੍ਯਾਸਚ ਟੀ ਸੰਤੋਗ ਡੀ ਵਿਚਾਰ ਦਾ ਪੱਲਾ ਫ਼ਰੀ ਫ਼ਰੀ ਰਖਣ ਆਯ ਖੇਤੀ ਕਰ ਕੀ ਅਪਨੀ ਹਾਥੀ ਮੇਹਨਤ ਗੁਨ੍ਮਤ ਕੀਤਾ ਹੈ ਓਹਨਾ ਨੀ ਆਪਣੀ ਆਖਰੀ ਉਮਰ ਵਿਚਖੇਤੀ ਬਾਰੀ ਕੋਈ ਚਲ ਨੀ ਦਿਤਾ ਮੁਰ ਦਾਨੀ ਇਕਠੀ ਕਰਨ ਲੈ ਨਹੀ ਕੀਤੀ ਕੀ ਸਗੋਂ ਓਹਨਾ ਨੀ ਸੰਗਤਾਂ ਨੂ ਖਿਰਤ ਕਰੋ ਵੰਡ ਕਰੋ ਨਾਮ ਕਰੋ ਚਕ ਰਸਮ ਡੀ ਦਿਤਾ ਹੈ ਨੀ ਕੋਈ ਵ ਸਿੰਦੰਤ ਪਰਚਾਰ ਕਰ ਕੀ ਰਹਿਣ ਸਾਰੀਆਂ ਨੂ ਸਗੋਂ ਸਬ ਕਚ ਕਰ ਕੀ ਵਾਖ੍ਯਾ ਹੈ ਖੇਤੀ ਬਰ੍ਰੀ ਓਹਨਾ ਦਾ ਸ਼ਾਲਾ ਅਗੀ ਵਾਰ੍ਤ੍ਯਾ ਹੈ ਦੁਨਿਯਾ ਡੀ ਵਿਚ ਦੁਖ ਨੂ ਕਾਬੂਲ ਕਰਨ ਅਤੀ ਧਰਮ ਦੀ ਅਸਲ ਬੁਨ੍ਯਾਦ ਰਾਖੀ ਆਯ ਦੁਨਿਯਾ ਡੀ ਦੁਖ ਨੂ ਦੂਰ ਕਰਨ ਨਾਲ ਧਰਮ ਡੀ ਸੰਦੇਸ਼ ਗੁਰੂ ਨਾਨਕ ਦੇਵ ਨੀ ਦੂਰ ਕੀਤਾ ਆਯ ਦੁਖ ਨੂ ਦੂਰ ਕਰਨ ਨਾਲ ਧਰਮ ਦਾ ਸਦੇਹ ਜ਼ਰੂਰ ਹੈ ਪਰ ਧਰਮ ਕੁੰ ਇਕ ਹਰ ਇਕ ਚੀਜ਼ ਦਾ ਮੋਲ ਫਾਰਦਾ ਆਯ ਏਸ ਲੈ ਧਰਮ ਦੁਖ ਟੀ ਮੋਲ ਪਛਾਣ ਲਾਇਕ ਲੈ ਗਲ ਕਰਦਾ ਹੈ ਸਗੋਂ ਸੰਗ੍ਸਾਰੀ ਸੀ ਰਹੂਨਿਯਤ ਦੀ ਸੰਦੇਹ ਵੀ ਕਰਦਾ ਹੈ ਸਿਖ ਧਰਮ ਵਿਚ ਇਕ ਸਮਾਜ ਫੇਲ੍ਯਾਂ ਕੁਰ੍ਤਿਯਾਂ ਨੂ ਜ਼ਰ੍ਰੋੰ ਖਤਮ ਕਰਨ ਲੈ ਏਸ ਕੋਸ਼ਿਸ਼ ਕੀਤੀ ਆਯ ਗੁਰੂ ਸਾਹੇਬਾਨਾ ਨੀ ਘਰੀਬਨ ਟੀ ਮਜਲੂਮਾਂ ਦੀ ਮਨੁਖੀ ਦਾ ਰਖ੍ਯਾ ਕਰਨ ਦਾ ਅਸਰ ਲ੍ਯ ਆਯ ਓਥੀ ਓਨਹਾ ਨੀ ਅਪਨੀ ਸੰਦੇਸ਼ ਵਿਚ ਭੇਦ ਜਾਤ ਪਾਤ ਊੰਚ ਨੀਚ ਫਰਕ਼ ਨੂ ਮਿਤਾਂ ਦੀ ਪਰ੍ਤੀਬੰਦ ਹੋ ਗਏ ਹਨ ਇਕ ਏਹੋ ਜਾਏ ਸਮਾਜ ਦੀ ਸੇਆਰ੍ਚਨਾ ਕੀਤੀ ਆਯ ਧਰਿਕ੍ਸ ਦਾਤਾ ਡੀ ਨੀਹ ਟੀ ਉਸਾਰਯ ਗਯਾ ਆਯ ਕੇਵਲ ਨਾ ਕੇਵਲ ਮਨੁਖ ਨੂ ਅਪਨੀ ਆਲੀ ਦ੍ਵਾਲ੍ਯ ਨਾਲ ਜ਼ੋਰਦਾ ਆਯ ਸਗੋਂ ਦੀਨ ਦੁਨਿਯਾ ਟੀ ਸਾਰੀ ਜ਼ਰੋਰਟ ਮੰਦ ਲੋਗਾਂ ਦੀ ਮਦਦ ਪ੍ਰੇਰਦਾ ਆਯ ਲੋਕ ਦੀ ਦੁਖਾਂ ਦੀ ਸਦ੍ਵੀ ਨੀਤੀ ਵਾਸ੍ਟੀ ਓਪੇਰਾ ਕੀਤਾ ਹੈ ਕ਼ੁਰ੍ਬਾਨਿਯਾਂ ਟੀ ਸਰਬਤ ਪਾਲੀ ਦ੍ਰਿਢ਼ ਸੰਕਲ ਦੁਵਾਰਾ ਹਲ੍ਮੀ ਜਲਤ ਵ੍ਵਿਚ ਸਰਜਣ ਕੀਤੀ ਆਯ ਇਕ ਮਨੁਖ ਲੋਕ ਲੇਹਾਰ ਡੀ ਵਜੂਦ ਕਾਇਮ ਕਰਨ ਵਾਸ੍ਟੀ ਨੂਰੀ ਜੋਤ ਨੂ ਇਹ ਦਸ ਮਨੁਖੀ ਡੀ ਜਮੀ ਅਧਾਰ ਪਾਏ ਹਨ ਮੁਲਕ ਵਿਚ ਪਹੇਲੀ ਅਧ ਵਿਸ਼ਵਾਸ਼ ਵੇਹ੍ਮਾ ਭਰਮ ਪਰਮਾ ਪਾਖੰਡ ਬਾਜ਼ੀ ਕਰਮ ਕੰਡਾ ਧਾਰਮਿਕ ਸਮਾਜਿਕ ਬਰਾਬਰੀ ਨੂ ਊੰਚ ਨੀਚ ਦੀ ਘੁਲਮਿ ਤੋਂ ਅਜਾਦ ਕਰਨਾ ਹੈ ਸ੍ਮੰਥ ਸਿੰਖ ਤੋ ਆਜ਼ਾਦ ਕਰਨਾ ਹੈ ਅੱਸੀ ਦੀ ਪਾਰਟੀ ਕਰਨ ਲੈ ਪਾਧਾਰਥੀ ਸਦਿਯਾਂ ਡੀ ਥ ਦਾਖਲੀ ਅੰਤ ਆਲੀ ਸਾਲ ਵਿਚ ਗੁਰੂ ਨਾਨਕ ਦੇਵ ਗੀ ਡੀ ਰੂਪ ਵਿਚ ਜਨਮ ਲ੍ਯ ਰੋਹਾਨਿਯਤ ਦੀ ਮਤ ਨੂ ਲੋਕਾਂ ਤਕ ਲੀ ਕੀ ਜਾਂ ਵਾਸ੍ਟੀ ਇਕ ਵਖਰਾ ‏Mission

ਗੁਰੂ ਵੀਰਾ ਦੀ ਸ਼ਹਾਦਤ ਪ੍ਰਤੀ ਵਜਾਹ ਤੋ ਥ ਗੁਰੁਹਾਰ੍ਬਿੰਦ ਗੋਵਿੰਦ ਸਾਹੇਬ ਮੇਰ੍ਰੀ ਪੇਰ੍ਰੀ ਡੀ ਭਾਵ ਭਗਤੀ ਸ਼ਕਤੀ ਡਿਯਨ ਦੋਹਾਂ ਤਲਵਾਰਾਂ ਧਾਰਨ ਕਰ ਕੀ ਸਿਖਾਂ ਲੈ ਰਹੀ ਨੇਕ ਦੀ ਸ਼ਕਤੀ ਨੂ ਮਾਜ੍ਬੋਰ ਕਰਨ ਦਿਤਾ ਹੈ ਜ਼ਰੋਰੀ ਜੀ ਇਕ ਅਕਾਲ ਤਖ਼ਤ ਤਾਸ੍ਹਿਦ ਦੀ ਅਸ੍ਥਾਪ੍ਨਾ ਕੀਤੀ ਥ ਭਾਸ਼ਾ ਗੁਰੂ ਤੇਘ ਬਹਾਦੁਰ ਵਲੋਂ ਦਿਤੀ ਕ਼ੁਰ੍ਬਾਨਿਯਾਂ ਉਸ ਸੰਯ ਸਮਾਜਿਕ

ਸਬ ਧਨੀ ਗੁਰੂ ਗੋਵਿੰਦ ਸਿੰਘ ਜੀ ਨੀ ਪਾਨ ਦੀ ਕਰ ਕੀ ਰਾਜ ਨੀਤੀ ਭਗਤੀ ਸ਼ਕਤੀ ਵਾਲੀ mission ਨੂ ਹੋਰ ਮਜਬੂਤ ਕਰ ਕੀ ਏਸ ਮਿਸ੍ਸਿਓਂ ਨੂ ਹੋਰ ਪੁਖ੍ਤਾਂ ਨਾਲ ਲਾਗੂ ਕਰਨ ਦੀ ਜਾਲਮ ਜ਼ੁਲਮ ਡੀ ਖਿਲਾਫ਼ ਲਰਨ ਦੀ ਸਿਖ ਧਰਮ ਦੀ ਸਝਨਾ ਕਰਨ ਨਾਲ ਨਾਲ ਪੰਚ ਪਰ੍ਧਾਰਤੀ ਲੋਕਾਂ ਲੈ ਨੀਹ ਮਿਸ੍ਸਿਓਂ ਨੂ ਪੂਰ੍ਤ ਕੀਤੀ ਆਯ ਸ਼ੀਰੀ ਗੁਰੂ ਨਾਨਕ ਦੇਵ ਜੀ ਸਿਰਫ ਸਿਖਾਂ ਡੀ ਨਾਈ ਸਗੋਂ ਓਹ ਲੋਕਾਂ ਲੈ ਗੁਰੂ ਹਨ ਪੰਜਾਬ ਡੀ ਨੀ ਏਸ ਮੋਚੀ ਵੇਸ਼ ਗੁਰੂ ਨਾਨਕ ਦੇਵ ਜੀ ਅਰਾਮ੍ਬ੍ਯ ਸਰਜਣ ਕਰ ਕੀ ਮਿਸ੍ਸਿਓਂ ਅਜੇ ਅਮਨ ਸਰ੍ਬੰਦ ਡੀ ਭਲਾ ਕਰਤ ਹਲਾਲ ਦੀ ਕਮਾਈ ਉਦਮ ਟੀ ਅਣਖ ਵਾਲੀ ਜ਼ਿੰਦਗੀ ਜੀਨ ਦਾ ਇਕ ਤਰੀਕਾ ਲਾਭ੍ਯਾ ਹੈ ਸਿਖ ਧਰਮ ਕ਼ੁਰ੍ਬਾਨਿਯਾਂ ਸਰ੍ਬੰਦ ਡੀ ਆਲੀ ਦ੍ਵਾਲ੍ਯ ਅਸੂਲਾਂ ਵਿਚ ਚਲ੍ਦ੍ਯਾ ਸ਼ਬਦ ਬਣ ਕੇ ਜਦ ਬਾਣੀ ਵਿੱਚ ਸਮਾਏ ਤਾਂ ਹਨੇਰੇ ਵਿੱਚ ਭਟਕਦਿਆਂ ਅਨੇਕਾਂ ਲੋਕਾਂ ਨੂੰ ਰੋਸ਼ਨੀ ਮਿਲੀ ਅੱਜ ਵੀ ਮਿਲ ਰਹੀ ਹੈ ਤੇ ਮਿਲਦੀ ਰਹੇਗੀ, ਪਰ ਉਹਨਾਂ ਨੂੰ ਜੋ ਸ਼ਬਦਾਂ ਨੂੰ ਸਮਝਣਗੇ ਅਪਨਾਉਣਗੇ ਅਤੇ ਫੈਲਾਉਣਗੇ, ਕਬੀਰ ਜੀ ਕਹਿੰਦੇ ਹਨ ਏਕ ਨੂਰ ਤੇ ਸਭ ਜਗ ਉਪਜਿਆ ਕਉਣ ਭਲੇ ਕੋ ਮੰਦੇ, ਅੰਗ ਤੇਰਾਂ ਸੌ ਉਣੰਜਾ ਕਬੀਰ ਜੀ ਗੁਰੂ ਨਾਨਕ ਦੇਵ ਜੀ ਨੇ ਜਾਗਰਤ ਹੋਣ ਦਾ ਹੌਕਾ ਦਿੰਦਿਆਂ ਸਾਨੂੰ ਬੋਲ ਸ਼ਬਦ ਬਾਣੀ ਦੀ ਮਹੱਤਤਾ ਬਾਰੇ ਗਿਆਨ ਦਿੱਤਾ, ਬਾਣੀ ਦੁਆਰਾ ਸਾਨੂੰ ਜਾਗ੍ਰਿਤ ਧਰਤ, ਪਾਤਾਲ, ਆਕਾਸ਼, ਕੁਦਰਤ ਅਤੇ ਮਨੁੱਖਤਾ ਬਾਰੇ ਤਰਕ ਨਾਲ ਗਿਆਨ ਦਿੱਤਾ ਇਹ ਗਿਆਨ ਹੀ ਪੜ੍ਹਨਾ ਪਾਖੰਡੀਆਂ, ਵਹਿਮੀਆਂ ਅਤੇ ਹੰਕਾਰੇ ਹੋਏ ਵਿੱਚ ਪਰਿਵਰਤਨ ਲੈ ਕੇ ਆਇਆ ਏਕੰਕਾਰ ਸਤਿਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਮਹੱਲਾ ਪਹਿਲਾ ਸ਼ਬਦ ਦੀ ਤਾਕਤ ਦੀ ਬਦੌਲਤ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਪਾਠਸ਼ਾਲਾ ਦਾ ਫੈਲਾਅ ਹੁੰਦਾ ਹੈ, ਗੁਰੂ ਰਾਮਦਾਸ ਜੀ ਸਾਨੂੰ ਬਾਣੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਹਿੰਦੇ ਹਨ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਅਧਿਆਪਕ ਉਸਤਾਦ ਸ਼ਬਦ ਅਤੇ ਬੋਲਾਂ ਬਿਨਾਂ ਪਰਿਵਰਤਨ ਸੰਭਵ ਨਹੀਂ ਹੈ ਇਸੇ ਲਈ ਸਾਨੂੰ ਕ੍ਰਿਸ਼ਨ ਹਜ਼ਰਤ ਮੁਹੰਮਦ ਕਬੀਰ ਨਾਨਕ ਗੀਤਾ ਕੁਰਾਨ ਗ੍ਰੰਥ ਕੁਰਾਨ ਮਿਲੇ ਹਨ।

ਕਿਸੇਕਾਰਾਂ ਨੇ ਤੇ ਭੰਡ, ਗਵਈਏ, ਪ੍ਰਚਾਰਕਾਂ, ਕਵਿਸ਼ਰਾਂ ਨੇ ਸ਼ਬਦ ਅਤੇ ਸਹਿਤ ਨੇ ਸੰਸਾਰ ਵਿੱਚ ਪਰਿਵਰਤਨ ਲੈ ਕੇ ਆਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਾਹਿਤ ਨੇ ਹੀ ਧਰਤੀ ਤੇ ਅਲੱਗ ਅਲੱਗ ਥਾਵਾਂ ਤੇ ਰਹਿੰਦੇ ਮਨੁੱਖਾਂ ਤੱਕ ਦੂਜੇ ਮਨੁੱਖਾਂ ਦੀ ਕਥਾ, ਕਹਾਣੀਆਂ, ਰਹਿਣ ਸਹਿਣ ਅਤੇ ਗਿਆਨ ਵਿਗਿਆਨ ਪਹੁੰਚਦਾ ਕੀਤਾ।

ਅਤੇ ਹੋਰਾਂ ਵਿੱਚ ਵੀ ਪਰਿਵਰਤਨ ਲੈ ਕੇ ਆਉਂਦਾ ਹੈ ਜੋ ਬੋਲ ਸ਼ਬਦ ਆਪਣਾ ਚਿਰ ਸਫ਼ਾਈ ਆਖਰ ਰੱਖਦੇ ਹਨ, ਤਾਂ ਹੀ ਸ੍ਰੀ ਕ੍ਰਿਸ਼ਨ ਯੁੱਧ ਦੇ ਮੈਦਾਨ ਵਿੱਚ ਅਰਜਨ ਨੂੰ ਗੀਤਾ ਦੇ ਉਪਦੇਸ਼ ਦਿੰਦੇ ਹਨ, ਜੇ ਲਿਖਿਆ ਹੋਇਆ ਮਹੱਤਵਪੂਰਨ ਨਾ ਹੁੰਦਾ, ਤਾਂ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਦੌਰਾਨ ਭਗਤਾਂ ਦੀ ਬਾਣੀ ਇਕੱਠੀ ਨਾ ਕਰਦੇ। ਲਿਖਤ ਅਤੇ ਲੇਖਕ ਲੋਕਾਂ ਦੇ ਮਨ ਉੱਤੇ ਸਿੱਧਾ ਅਸਰ ਕਰਦੇ ਹਨ, ਤਾਂ ਹੀ ਤਾਂ ਗੁਰੂੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਬਵੰਜਾ ਕਵੀਆਂ ਨੂੰ ਸਤਿਕਾਰਯੋਗ ਸਥਾਨ ਦਿੱਤਾ ਸੀ, ਯੁੱਗ ਬਦਲਣ ਵਾਲੇ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 ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ, ਅੱਜ ਵੀ ਉਹੀ ਅਸਰ ਨਾਲ ਜੋਸ਼ ਭਰਦੀ ਹੈ, ਜਿਵੇਂ ਆਜ਼ਾਦੀ ਦੀ ਲੜਾਈ ਵੇਲੇ ਭਰਦੀ ਸੀ, ਕਿਤਾਬਾਂ ਭਗਤ ਸਿੰਘ ਦੀ ਜ਼ਿੰਦਗੀ ਵਿੱਚ ਪਰਿਵਰਤਨ ਲੈ ਕੇ ਆਈਆਂ, ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਭਗਤ ਸਿੰਘ ਇੱਕ ਵੱਡਾ ਪਰਿਵਰਤਨ ਲੈ ਕੇ ਆਏ ਭਗਤ ਸਿੰਘ ਆਪਣੇ ਇੱਕ ਲੇਖ ਵਿੱਚ ਸਾਹਿਤ ਅਤੇ ਲੋਕ ਚੇਤਨਾ ਵਿੱਚ ਲਿਖਦੇ ਹਨ, ਇਹ ਤਾਂ ਪੱਕੀ ਗੱਲ ਹੈ ਕਿ ਸਾਹਿਤ ਬਿਨਾਂ ਕੋਈ ਦੇਸ ਜਾਂ ਜਾਤੀ ਉੱਨਤੀ ਨਹੀਂ ਕਰ ਸਕਦੇ ਜਿਹੜੇ ਲੋਕ ਪਰਿਵਰਤਨ ਨਹੀਂ ਚਾਹੁੰਦੇ, ਉਹ ਜਿਉਣ ਦਾ ਚਾਅ ਨਹੀਂ ਰੱਖਦੇ ਪਰਿਵਰਤਨ ਤੋਂ ਭੱਜਣ ਵਾਲੇ ਮਨੁੱਖ ਕੁਦਰਤ ਨਾਲ ਰੁੱਸੇ ਹੋਏ ਹੁੰਦੇ ਹਨ, ਧੀ ਪੁੱਤ ਮਨੁੱਖ ਦੀ ਜ਼ਿੰਦਗੀ ਵਿੱਚ ਵੱਡਾ ਪਰਿਵਰਤਨ ਲੈ ਕੇ ਆਉਂਦੇ ਹਨ ਕਿਤਾਬਾਂ ਨਾਲ ਜੁੜਨ ਵਾਲੇ ਧੀਆਂ ਪੁੱਤ ਸਮਾਜ ਵਿੱਚ ਪਰਿਵਰਤਨ ਲੈ ਕੇ ਆਉਂਦੇ ਹਨ ਧੀ ਪਰਿਵਰਤਨ ਨੂੰ ਬਹੁਤ ਜ਼ਲਦੀ ਸਵੀਕਾਰ ਕਰ ਲੈਂਦੀ ਹੈ, ਇਸ ਲਈ ਧੀ ਪਰਿਵਰਤਨ ਲਈ ਪ੍ਰੇਰਨਾ ਬਣਦੀ ਹੈ ਧੀ ਨੂੰ ਕਤਲ ਕਰਨ ਵਾਲੇ ਪਰਿਵਰਤਨ ਤੋਂ ਡਰਦੇ ਹਨ ਪਰਿਵਰਤਨ ਨੂੰ ਸਵੀਕਾਰ ਕਰਨ ਵਾਲੇ ਲੋਕ ਸਲਾਹੇ ਜਾਂਦੇ ਹਨ ਪਰਿਵਰਤਨ ਲਿਆਉਣ ਵਾਲੇ ਹੀ ਮਹਾਨ ਬਣਦੇ ਹਨ, ਪਰਿਵਰਤਨ ਦੇ ਰਾਹ ਪੈਣ ਵਾਲੇ ਲੋਕ ਖ਼ੁਸ਼ੀ ਦੇ ਡੇਰੇ ਤੇ ਪਹੁੰਚ ਕੇ ਧਮਾਲਾਂ ਪਾਉਂਦੇ ਹਨ। ਧਮਾਲਾਂ ਪਾਉਣ ਲਈ ਸੋਚ ਨੂੰ ਚਾਅ ਦੇ ਖੰਭ ਲਾਉਣੇ ਜ਼ਰੂਰੀ ਹਨ, ਸੋਚ ਵਿੱਚ ਪਰਿਵਰਤਨ ਨਾ ਆਉਂਦਾ ਤਾਂ ਅਸੀਂ ਅੱਜ ਵੀ ਜੰਗਲਾਂ ਵਿੱਚ ਹੀ ਹੁੰਦੇ ਸੋਚ ਵਿੱਚ ਪਰਿਵਰਤਨ ਨਾ ਆਉਂਦਾ ਤਾਂ ਭਾਰਤ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 ਕੀ ਤੁਸੀਂ ਚਾਹੁੰਦੇ ਹੋ ਪਰਿਵਰਤਨ ਆਪਣੇ ਆਲੇ ਦੁਆਲੇ ਵਿੱਚ tension ਦਿੰਦਾ ਹੈ ਨਾ ਆਲਾ ਦੁਆਲਾ okay tension ਨਾ ਲਿਆ ਕਰੋ, ਨਾ ਹੀ tension ਦਿਆ ਕਰੋ। ਕਿਉਂਕਿ ਦੋਵੇਂ ਪਾਸੇ ਮਿਲਣਾ ਕੁੱਝ ਵੀ ਨਹੀਂ, ਗਵਾ ਬਹੁਤ ਕੁੱਝ ਸਕਦੇ, ਆਪਾਂ ਗਵਾਉਣਾ ਨਹੀਂ ਪਾਉਣਾ ਹੈ, ਉਹ ਵੀ ਪਿਆਰ ਨਾਲ ਨਿਸ਼ਚੈ ਨਾਲ ਠੀਕ ਰਹਿ ਕੇ ਮਸਤੀ ਵਿੱਚ। ਦਰਅਸਲ ਜੇ ਤੁਸੀਂ ਪਰਿਵਰਤਨ ਚਾਹੁੰਦੇ ਹੋ ਆਲੇ ਦੁਆਲੇ ਵਿੱਚ, ਉਹਦੇ ਲਈ ਖੁੱਦ ਵਿੱਚ ਪਹਿਲਾਂ ਪਰਿਵਰਤਨ ਲਿਆਉਣਾ ਪੈਣਾ ਹੈ ਅਤੇ ਖੁਦ ਨੂੰ ਚੰਗੇ ਵਿਚਾਰ ਨਾਲ ਜੋੜਨਾ ਹੀ ਸਭ ਤੋਂ ਜ਼ਰੂਰੀ ਹੈ,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 ਕਿ ਹਰ ਇੱਕ ਦਾ ਕਿਰਦਾਰ ਕੁਦਰਤ ਅਤੇ ਮਨੁੱਖ ਦੇ ਹੱਕ ਵਿੱਚ ਹੋਵੇ, ਇਹ ਹੋਵੇ ਕਿਵੇਂ ਕੰਮਜ਼ੋਰ ਹੋਣਾ ਕੋਈ ਪਸੰਦ ਨਹੀਂ ਕਰਦਾ, ਤਾਕਤਵਰ ਹੋਣਾ ਸਭ ਦੀ ਰੀਝ ਹੁੰਦੀ ਹੈ, ਤੇ ਹੋਣੀ ਵੀ ਚਾਹੀਦੀ ਹੈ। ਮਨੁੱਖਤਾ ਵਿਰੋਧੀ ਇੱਕ ਕੁਦਰਤ ਵਿਰੋਧੀ ਤਾਕਤਾਂ ਨੂੰ ਚੰਗਾ ਅਤੇ ਸੋਹਣਾ ਸੋਚਣ ਵਾਲੇ ਕਦੇ ਵੀ ਪਾਖੰਡ ਨਹੀਂ ਕਰਦੇ, ਤੁਹਾਡਾ ਤੇ ਮੇਰਾ ਸਾਂਝਾ ਸਿਕਵਾ ਹੈ, ਕਿ ਸਿਆਸੀ ਤਾਕਤਾਂ ਵਾਲੇ ਆਮ ਜਨਤਾ ਦਾ ਦਰਦ ਨਹੀਂ ਪਹਚਾਣਦੇ, ਅੱਜ ਬਹੁਤੀਆਂਂ ਪਰਿਸਥਿਤੀਆਂ ਉੱਤੇ ਅਸੀਂ ਖੁੱਦ ਨੂੰ ਕਮਜ਼ੋਰ ਮਹਿਸੂਸ ਕਰਦੇ ਹਾਂ, ਸਭ ਮਨੁੱਖ ਬਰਾਬਰ ਹਨ, ਬਰਾਬਰਤਾ ਦਾ ਅਧਿਕਾਰ ਦਿਓ, ਉਹ ਮੇਰੇ ਬਰਾਬਰ ਦਾ ਨਹੀਂ, ਅਸੀਂ ਉਹਦੇ ਬਰਾਬਰ ਦੇ ਹੋ ਨਹੀਂ ਸਕਦੇ, ਉਹਦੇ ਬਰਾਬਰ ਕੋਈ ਨਹੀਂ ਖੜ ਸਕਦਾ, ਬਰਾਬਰਤਾ ਵਰਗੀ ਨਹੀਂ ਬਰਾਬਰਤਾ ਹੀ ਸਹੀ ਜੀਵਨ ਦੀ ਨੀਂਹ ਰੱਖਦੀ ਹੈ। ਇਹ ਗੱਲਾਂ ਅਸੀਂ ਅਕਸਰ ਕਰਦੇ ਵੀ ਹਾਂ ਤੇ ਸੁਣਦੇ ਵੀ ਹਾਂ ਕਿਰਦਾਰ, ਤਾਕਤ ਅਤੇ ਬਰਾਬਰਤਾ ਦੀ ਘਾਟ ਹੀ ਸਾਨੂੰ ਬੇਚੈਨ ਕਰਦੀ ਹੈ। ਇਹ ਬੇਚੈਨ ਕਰਨ ਵਾਲੇ ਸ਼ਬਦ ਹੀ ਰਾਹ ਦਿਖਾ ਰਹੇ ਹਨ, ਇਹ ਸ਼ਬਦ ਹੀ ਸ਼ਕੂਨ ਦੀ ਪੌੜੀ ਹਨ ਕਿਵੇਂ ਕਿਰਦਾਰ ਵਿੱਚੋਂ ਕੱਕੇ ਨੂੰ ਸਿਹਾਰੀ ਲੈ ਲਵੋ, ਕਿ ਤਾਕਤ ਦਾ ਤੱਤੇ ਨੂੰ ਕੰਨਾ ਲੈ ਲਵੋ ਤਾਂ ਬਰਾਬਰ ਵਿੱਚੋਂ ਬੱਬਾ ਲੈ ਲੈਂਦੇ ਹਾਂ ਬ, ਅਸੀਂ ਲੈ ਲਿਆ ਕਿ, ਤਾਂ, ਬ,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

ਛੋਟੀਆਂ ਵੱਡਿਆਂ ਸਭ ਦੇ ਲਈ ਜ਼ਰੂਰੀ ਹੈ, ਇਹ ਦੱਸੋ ਤੁਸੀਂ ਕਿਤਾਬ ਪੜ੍ਹਦੇ ਹੋ ਪੜ੍ਹਦੇ ਹੋਏ ਉੱਪਰ ਅਮਲ ਕਰਦੇ ਹੋ, ਜੇ ਪੜ੍ਹਦੇ ਹੋ ਤਾਂ ਕੀ ਕਿਸੇ ਹੋਰ ਨੂੰ ਪੜ੍ਹਨ ਲਈ ਪ੍ਰੇਰਦੇ ਹੋ। ਜੇ ਨਹੀਂ ਪੜ੍ਹਦੇ ਤਾਂ ਕਿਉਂ ਨਹੀਂ ਪੜ੍ਹਦੇ ਮੈਂ ਵੀ ਕਦੇ ਕਿਤਾਬਾਂ ਨਹੀਂ ਪੜ੍ਹਦਾ ਸੀ, ਇੱਕ ਵਕਤ ਮੇਰੇ ਲਈ ਵੀ ਪੜ੍ਹਨਾ ਸਿਰਫ਼ ਜਮਾਤਾਂ ਪਾਸ ਕਰਕੇ degree ਹਾਸਲ ਕਰਨਾ ਸੀ। ਜਿਵੇਂ ਕਿ ਅੱਜ ਵੀ ਬਹੁਤਿਆਂ ਤੋਂ ਜ਼ਿਆਦਾ ਨੂੰ ਇਵੇਂ ਹੀ ਲੱਗਦਾ ਹੈ, ਮੈਂ ਵੀ ਸੋਚਦਾ ਹੁੰਦਾ ਸੀ ਕਿ ਪੜ੍ਹਨ ਦੀ ਵੀ ਇੱਕ ਨਿਸ਼ਚਿਤ ਉਮਰ ਹੁੰਦੀ ਹੈ ਸਾਹਿਤ ਜਾਂ literature ਕਿਸ ਸੈਅ ਦਾ ਨਾਮ ਹੈ,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

ਫਿਰ ਵੀ ਵਕਤ ਬਚ ਜਾਂਦਾ ਹੈ, ਬਚੇ ਵਕਤ ਵਿੱਚ ਮੈਂ ਪੜ੍ਹਦਾ ਹਾਂ, ਵਕਤ ਕੱਢ ਕੇ ਵੀ ਪੜ੍ਹਦਾ ਹਾਂ, ਮਿੱਥ ਕੇ ਵੀ ਪੜ੍ਹਦਾ ਹਾਂ ਅੱਛਾ ਇਹ ਦੱਸੋ ਕਿ ਤੁਸੀਂ ਇਹ ਅਗਲੀਆਂ ਗੱਲਾਂ ਕਹਿੰਦੇ ਕਰਦੇ ਹੋ, Number ਇੱਕ ਬਸ ਠੀਕ ਹੈ ਗੁਜ਼ਰੀ ਜਾਂਦੀ ਹੈ number ਦੋ ਆਪਾਂ ਕੀ ਲੈਣਾ number ਤਿੰਨ ਇਹ ਸਭ ਤਾਂ ਹੁੰਦਾ ਹੀ ਰਹਿੰਦਾ ਹੈ number ਚਾਰ ਚੁੱਪ ਹੀ ਭਲੀ ਹੈ number ਪੰਜ ਰੱਬ ਸਭ ਦੇਖਦਾ ਹੈ number ਛੇ ਮੇਰੀ ਤਾਂ ਕਿਸ਼ਮਤ ਹੀ ਖ਼ਰਾਬ ਹੈ number ਸੱਤ ਮੈਨੂੰ ਲੋਕ ਸਮਝਦੇ ਹੀ ਨਹੀਂ। Number ਅੱਠ ਇਸ ਦੇਸ ਦਾ ਕੁੱਝ ਵੀ ਨਹੀਂ ਹੋ ਸਕਦਾ number ਨੋਂ ਮੇਰੇ ਬਦਲਣ ਨਾਲ ਕੀ ਹੋ ਜਾਊ number ਦਸ ਉਹ ਰੱਬਾ ਕਰ ਕੋਈ ਚਮਤਕਾਰ। ਜਵਾਬ ਤਾਂ ਵੈਸੇ ਇਹਨਾਂ ਗੱਲਾਂ ਦਾ ਤੁਹਾਨੂੰ ਖੁੱਦ ਵੱਲੋਂ ਇਹ ਸਭ ਪੜ੍ਹਦੇ ਹੋਏ ਮਿਲ ਹੀ ਗਿਆ ਹੋਊ, ਪਰ ਫਿਰ ਵੀ ਸੋਚਿਓ, ਸੋਚ ਬਾਅਦ ਵਿੱਚ ਲੈਣਾ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਹੁਣ ਤੁਸੀਂ ਕਹੋਗੇ

ਇੱਕ ਘੰਟਾ, ਇੱਕ ਦਿਨ ਬਾਅਦ, ਇੱਕ ਮਹੀਨਾ, ਇੱਕ ਸਾਲ ਬਾਅਦ ਜਦ ਵੀ ਵਿਹਲ ਮਿਲੇ ਫਿਰ ਸ਼ੁਰੂ ਕਰ ਲਇਓ, ਮੈਂ ਇੱਥੇ ਹੀ ਮਿਲਾਂਗਾ ਕਿਉਂਕਿ ਹੁਣ ਮੈਂ ਗੱਲਾਂ ਬਾਤਾਂ ਲੈ ਕੇ ਵਰਕਿਆਂ ਵਿੱਚ ਹਾਂ ਸਰੀਰਕ ਰੂਪ ਵਿੱਚ ਨਹੀਂ ਸਰੀਰਕ ਰੂਪ ਹੁਣ ਸ਼ਬਦਾਂ ਦਾ ਹੈ, ਤੇ ਸ਼ਬਦ ਕਦੇ ਮਰਦੇ ਨਹੀਂ, ਇਹੀ ਤਾਂ ਸ਼ਬਦਾਂ ਦੀ ਮੌਜ਼ ਹੈ ਸ਼ਬਦ ਤਾਂ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 ਸੋਚ ਅਤੇ ਸ਼ਬਦ ਦੀ ਵਰਤੋਂ ਹੀ ਖਾਲੀ ਵਰਕੇ ਦਾ ਕਿਰਦਾਰ ਘੜਦੀ ਹੈ, ਭਗਵਾਨ, ਅੱਲਾ god ਵਾਹਿਗੁਰੂ ਜਿਹਨਾਂ ਵਰਕਿਆਂ ਤੇ ਲਿਖਿਆ ਹੋਵੇ ਉਹ ਸਿਰਫ਼ ਵਰਕੇ ਨਹੀਂ ਰਹਿ ਜਾਂਦੇ ਪਿਆਰ ਲਿਖਣ ਨਾਲ ਵਰਕਾ ਸੁਨੱਖਾ ਲੱਗਦਾ ਹੈ, ਗਾਲ ਲਿਖਣ ਨਾਲ ਵਰਕਾ ਬਦਤਮੀਜ਼ ਅਤੇ ਬੇਅਕਲ ਹੋ ਜਾਂਦਾ ਹੈ ਮੱਤ ਦਿੰਦੇ ਅਤੇ ਰਾਹ ਵਿਖਾਉਂਦੇ ਵਰਕੇ ਦੂਜਿਆਂ ਨਾਲ ਸਾਂਝੇ ਕੀਤੇ ਜਾਂਦੇ ਹਨ, ਅਤੇ ਸਾਂਭੇ ਜਾਂਦੇ ਹਨ ਅਸਲੀਲ ਸ਼ਬਦਾਂ ਵਾਲੇ ਵਰਕੇ ਚੋਰੀ ਪੜ੍ਹੇ ਜਾਂਦੇ ਹਨ ਅਤੇ ਲੁਕਾ ਕੇ ਰੱਖੇ ਜਾਂਦੇ ਹਨ,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

ਕੀ ਤੁਸੀਂ ਪੜ੍ਹੇ ਬਿਨਾਂ ਹੀ ਤਾਂ ਨਹੀਂ ਤੁਰ ਜਾਓਗੇ ਜਹਾਨ ਤੋਂ, ਸਿੱਧੀ ਵੱਜੀ ਨਾ ਦਿਮਾਗ ਵਿੱਚ ਮੇਰੀ ਆਹ ਗੱਲ, ਬੁਰਾ ਲੱਗਿਆ, ਟਿੱਪਣੀ ਲੱਗੀ, ਬਦਤਮੀਜੀ ਕੀਤੀ ਮੈਂ sorry ਮਾਫ਼ ਕਰ ਦੇਣਾ। ਮੈਂ ਤਾਂ ਆਪ ਤੁਹਾਡੀ ਤੰਦਰੁਸਤੀ ਅਤੇ ਲੰਮੀ ਉਮਰ ਚਾਹੁੰਦਾ ਹਾਂ, ਮੈਂ ਸੱਚੀ ਹੀ ਚਾਹੁੰਦਾ ਹਾਂ ਕਿ ਤੁਹਾਡਾ ਵਕਤ ਬਰਬਾਦ ਨਾ ਹੋਵੇ, ਤਾਂ ਹੀ ਤੁਹਾਡੇ ਨਾਲ ਗੱਲਾਂ ਕਰਨ ਦਾ ਵਕਤ ਕੱਢਿਆ ਹੈ। ਕਿ ਸਾਡੇ ਤੇ ਵਕਤ ਨਾ ਪਵੇ, ਦਰਅਸਲ ਗੱਲ ਇਹ ਹੈ ਕਿ ਮੈਂ ਚਾਹੁੰਦਾ ਹਾਂ ਕਿ ਸਭ ਦੇ ਅੰਦਰੋਂ ਇਹ ਮਿੱਠੀ ਮਿੱਠੀ ਆਵਾਜ਼ ਸੁਣਨ ਨੂੰ ਮਿਲੇ, ਕਿ ਹੋ ਗਿਆ ਪਰਿਵਰਤਨ ਤੇ ਹੁਣ ਹੈ ਜ਼ਿੰਦਗੀ ਜ਼ਿੰਦਾਬਾਦ। ਬੇਬੇ ਬਾਪੂ ਵਿੱਚੋਂ, ਪੋਤੀ-ਪੋਤੇ ਵਿੱਚੋਂ, ਪਤੀ-ਪਤਨੀ ਵਿੱਚੋਂ, ਧੀ-ਪੁੱਤ ਵਿੱਚੋਂ, ਮਿੱਤਰ-ਸਹੇਲੀ ਵਿੱਚੋਂ ਸੁਣ ਇਹ ਆਵਾਜ਼, ਇਹਦੇ ਲਈ ਕਿਸੇ ਕਰਿਸ਼ਮੇ ਦੀ ਲੋੜ ਨਹੀਂ। ਇਹ ਕਰਿਸ਼ਮਾ ਆਪਾਂ ਆਪ ਹੀ ਕਰ ਸਕਦੇ ਹਾਂ, ਮੈਂ ਤੁਹਾਨੂੰ ਕਿਤਾਬਾਂ ਅਤੇ ਜ਼ਿੰਦਗੀ ਨਾਲ ਜੋੜਨਾ ਚਾਹੁੰਦਾ ਹਾਂ ਕਿਸੇ ਸਿਆਸੀ ਪਾਰਟੀ ਜਾਂ ਮੈਂਬਰ ਬਣਾਉਣ ਵਾਲੀ company ਨਾਲ ਨਹੀਂ ਮੈਂ ਚਾਹੁੰਦਾ, ਤੁਸੀਂ ਨਿਤ ਕਰਿਸ਼ਮੇ ਕਰੋ, ਕਦੇ ਦੋਸਤੀ ਦਾ ਕਰਿਸ਼ਮਾ ਕਰੋ, ਕਦੇ ਮਦਦ ਦਾ, ਕਦੇ ਤੁਸੀਂ ਕਰਿਸ਼ਮਾ ਕਰੋ ਕਿਸੇ ਭਟਕੇ ਨੂੰ ਰਾਹ ਦਿਖਾ ਕੇ ਅਤੇ ਕਦੇ ਕਰਿਸ਼ਮਾ ਕਰੋ ਭਟਕਾ ਰਹੇ ਦਾ ਰਾਹ ਰੋਕ ਕੇ। ਤੁਸੀਂ ਹਰ ਪਲ ਦਾ ਆਨੰਦ ਮਾਨਣਾ ਸਿੱਖ ਕੇ ਚਿੰਤਾ ਨੂੰ ਭਜਾਉਣ ਦਾ ਕਰਿਸ਼ਮਾ ਆਰਾਮ ਨਾਲ ਕਰ ਸਕਦੇ ਹੋ, ਹੁਣ ਹਰ ਕਰਿਸ਼ਮੇ ਲਈ ਜਾਂ ਕੰਮ ਲਈ ਰੱਬ ਨੂੰ ਵਿੱਚ ਨਾ ਪਾਇਆ ਕਰੋ, ਰੱਬ ਜੀ ਨੂੰ ਹੋਰ ਵੀ ਬਥੇਰੇ ਕੰਮ ਨੇ, ਹੁਣ ਤੁਸੀਂ ਕਹੋਂਗੇ ਚੱਲ ਚੱਲ ਵੱਡਾ ਆਇਆ ਸਿਆਣਾ, ਸਭ ਕਰਨ ਵਾਲਾ ਰੱਬ ਹੈ, ਰੱਬ ਪਿਓ ਹੈ ਸਾਡਾ, ਰੱਬ ਮਾਂ ਹੈ ਸਾਡੀ, ਰੱਬ ਇੱਕ ਹੈ। ਉਹ ਹੋ, ਮੈਂ ਕਦ ਕਿਹਾ ਕਿ ਨਹੀਂ ਹੈ, ਰੱਬ ਇੱਕ ਹੈ ਮੰਨਦੇ ਹੋ ਕਿ ਇੱਕ ਹੀ ਹੈ, ਜਿਹੜੇ ਨਹੀਂ ਮੰਨਦੇ, ਰੱਬ ਦੇ ਹੋਣ ਜਾਂ ਇੱਕ ਹੋਣ ਨੂੰ,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 ਸਰਧਾਲੂ ਮਨੁੱਖ ਦਾ ਮੰਨਣਾ ਹੈ ਕਿ ਪੂਰੀ ਮਨੁੱਖ ਜਾਤੀ, ਪਸੂ-ਪੰਛੀ ਸਭ ਕੁੱਝ ਰੱਬ ਦਾ ਸਿਰਜਿਆ ਹੈ, ਅਤੇ ਰੱਬ ਇੱਕ ਹੈ ਸਭ ਜੀਅ ਜੰਤ ਰੁੱਖ ਪੌਦੇ ਉਸਦੇ ਹੀ ਹਨ। ਜਦ ਕਿ ਵਿਗਿਆਨੀ ਦਾ ਤਰਕ ਅਤੇ ਦਲੀਲ ਕੁੱਝ ਹੋਰ ਕਹਿੰਦੀ ਹੈ, ਵਿਦਿਆਰਥੀ ਤਰਕ ਨੂੰ ਮੰਨਦੇ ਹਨ, ਵਿਦਿਆਰਥੀ ਹੋਣਾ ਲਾਭਦਾਇਕ ਹੈ, ਮੈਂ ਵਿਦਿਆਰਥੀ ਹਾਂ, ਹੁਣ ਆਪਣਾ ਵੀ ਤਾਂ ਕੋਈ ਫ਼ਰਜ਼ ਬਣਦਾ ਹੈ, ਕਿ ਅਸੀਂ ਵੀ ਕੁੱਝ ਕਰੀਏ।

ਹੇਲ੍ਲੋ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

ਮੇਂ ਬਸ ਫ੍ਰੀ ਬੈਠੀ ਥੀ ਮੇਂ ਜੇਰੀ ਅਪਨੀ ਪਾਗ੍ਵ੍ਹਾਂ ਮੈਂ ਟੀ ਪੀ ਬੀਤੀ ਸੇ ਬਾਸ ਏਵਿਯਨ ਗਲਾ ਦਰਦ ਹੋ ਰਹਾ ਮੀਰਾ ਤੁਸੀਂ ਕੀ ਕਰ ਰਹੇ ਮੇਂ ਕਹਾ ਜ਼ੀਰੇ ਮੇਂ ਤੁਵੱਡੇ ਨਾਲ ਇਕ ਟੋਪਿਕ ਦਿਸ੍ਛੁੱਸ ਕਰਨਾ ਸੀ ਬਨਵਾਸ ਟੀਮ ਉਹ ਜਾਇ ਦਾ ਰਾਮ ਚੰਦਰ ਦਾ ਬਨਵਾਸ ਦਾ ਟੀਮ ਹੈ ਜੱਦੋਂ ਉਨ੍ਹਾਂ ਨੇ ਚੌੜਾ ਸਾਲ ਬਨਵਾਸ ਗੱਤੀ ਸੀ ਹਾਂਜੀ ਰਾਮ ਚੰਦਰ ਜੀ ਹਨ ਜੀ ਹਨ ਜੀ ਹਨ ਜੀ ਭਗਵਾਨ ਰਾਮ ਜੈਰੇ ਉਨ੍ਹਾਂ ਨੇ ਉਨ੍ਹਾਂ ਸੀਤਾ ਸੀ ਉਨ੍ਹਾਂ ਨੇ

ਹਾਂਜੀ ਹਾਂਜੀ ਤੇ ਮੈਨੂੰ ਦੱਸੋ ਗੇ ਉਨ੍ਹਾਂ ਬਾਰੇ ਤੁਵੰਨਣੁ ਕੁਛ ਹਾਂਜੀ ਹਾਂਜੀ